ਹਾਂ ਬਿਲਕੁਲ ਬਿਲਕੁਲ ਤੁਸੀਂ note ਕਰਲੋ ਤੁਹਾਡੇ ਫਾਇਦੇ ਵਾਸਤੇ ਹੀ ਆ

ਦਾ ਧਿਆਨ ਰੱਖੀਓ ਉਹਦੇ ਨਾਲ ਕੀ ਹੈ ਕੀ ਤੁਹਾਡੇ ਵਾਲ ਜਿਹੜੇ ਨੇ ਇੱਕ lock ਹੋ ਜਾਂਦੇ ਨੇ ਇੱਕ ਕਹਿਲੋ ਕੀ lamination ਹੁੰਦੀ ਹੈ ਨਾ ਉਹ ਆ ਜਾਂਦੀ ਹੈ lock ਹੋ ਜਾਂਦੇ ਨੇ ਵਾਲ ਲਗਾਨ ਤੇ ਇੱਕ

suns cream lotion ਆਪਾਂ face ਤੇ ਲਾਉਣੇ ਹਾਂ ਹਨਾ

cover ਕਰਨ ਵਾਸਤੇ ਤੇ ਇਸੇ ਤਰ੍ਹਾਂ ਹੀ ਕਹਿਲੋ ਕੀ serum ਹੈ hair ਦਾ ਜਿਹੜੇ ਵਾਲਾਂ ਨੂੰ protect ਕਰਦਾ ਇੱਕ shine ਦਿੰਦਾ ਇੱਕ ਤੁਹਾਨੂੰ layer ਦੇ ਦਿੰਦਾ ਉਹਦੇ ਉੱਤੇ

ਚੀਜਾਂ ਇਹਨਾ ਦਾ ਤੁਸੀਂ ਧਿਆਨ ਰੱਖੀਓ or

ਯਕੀਨ ਹੈਂ ਜਦੋਂ ਤੁਸੀਂ ਇਹ ਸਾਰੇ formula ਦਾ use ਕਰੋਂਗੇ

ਹਾਂਜੀ

ਬਸ ਵਧੀਆ ਜੀ ਵਧੀਆ ਤੁਸੀਂ ਸੁਣਾਓ ਹੋਰ ਠੀਕ ਠਾਕ

ਮੋਸਮ ਤਾਂ ਬਸ ਕਦੇ ਗਰਮੀ ਕਦੇ ਗਰਮੀ ਕਦੇ ਠੰਡ ਕਿਹੜਾ ਇੱਕਸਾਰ ਰਹਿੰਦਾ ਉਰੇ whether ਉਰੇ

ਹਾਂ ਅੱਜ ਦੇਖਲੋ ਕਿੰਨੀ ਦਿਨ ਚ ਕਿੰਨੀ ਗਰਮੀ ਹੁੰਦੀ ਹੈ

ਧੁੱਪ ਤੇਜ਼ ਹੁੰਦੀ ਹੈ ਸਵੇਰੇ ਸ਼ਾਮ ਠੰਡ ਹੋ ਜਾਂਦੀ ਹੈ ਉਹ ਤਾਂ ਹੈ

ਨਾ ਮੋਸਮ ਤਾਂ ਆਥਣੇ ਜੇ ਰਹਿਣ ਦੇ ਚਾਰ ਪੰਜ ਤਰ੍ਹਾਂ ਦਾ ਹੋ ਗਿਆ ਗਰਮੀ ਹੋ ਗਈ ਸਰਦੀ ਹੋ ਗਈ ਪੱਤਚੜ ਹੋ ਗਈ ਬਸੰਤ ਹੋ

ਚਾਰ ਪੰਜ ਤਰ੍ਹਾਂ ਦਾ ਮੋਸਮ ਹੋ ਗਿਆ ਹੁਣ

ਹੋਰ ਹੱਥ ਸੁੰਨ ਪੈਰ ਸੁੰਨ ਠੰਡੀ ਹਵਾ ਚਲਦੀ ਹੈ ਕਿਤੇ ਕਿਤੇ

ਇਹਨੀਂ ਠੰਡ ਹੋ ਗਈ ਆਪਣੇ ਏਧਰ ਹੈ India ਚ ਇਹ ਚੀਜਾਂ ਹੁਣ ਬਾਹਰ ਤਾਂ ਐਨ ਇੱਕੋਸਾਰ ਰਹਿੰਦਾ ਤਾਹੀਂ ਤਾਂ ਆਪਣੇ ਇਧਰ ਬੀਮਾਰ ਜਿਆਦਾ ਹੁੰਦੇ ਹੈ

ਹਾਂ ਹਾਂ ਜਦੋਂ ਮੈਂ ਓਧਰ ਠੰਡ ਹੋ ਜਾਂਦੀ ਹੈ ਠੰਡ ਆਲੇ ਕੱਪੜੇ ਪਾਉਂਦੇ ਹਾਂ ਫਿਰ ਇੱਕੋ ਲੱਖਤ ਗਰਮੀ ਆ ਜਾਂਦੀ ਹੈ ਗਰਮੀ ਆਲੇ ਪਾ ਲਿੰਦੇ ਹਾਂ ਤੇ ਪਤਾ ਲੱਗਦਾ ਨਹੀਂ ਹੈਗਾ ਕਦੇ ਗਰਮ ਸਰਦ ਹੋ ਜਾਂਦੇ ਨੇ ਕਦੇ ਕੁੱਛ ਹੋਰ

ਇਹ ਤਾ ਹੈ ਜੀ

ਬਿਲਕੁੱਲ ਜੀ ਬਿਲਕੁੱਲ

ਕਰਕੇ ਹੋਰ ਤਰ੍ਹਾਂ ਦਾ ਹੋ ਗਿਆ ਜਿਵੇਂ ਹੁਣ ਪਹਿਲਾ ਸੀ ਆਪਣੇ ਕਿੰਨਾ ਵਧੀਆ ਉਹ ਰਹਿੰਦਾ ਸੀਗਾ ਮੋਸਮ ਬਹੁਤ ਵਧੀਆ

ਮੋਸਮ ਠੰਡਾ ਸੀਗਾ ਉਹ such ਏਦਾ ਹੈ ਨਾ ਹੁਣ ਸਿੱਧਾ ਦਰੱਖਤ ਵੱਡੀ ਜਾਂਦੇ ਐ ਮੋਸਮ ਉਹਦੇ ਕਰਕੇ setting ਨਹੀਂ ਨਾ ਰਹਿੰਦੀ

ਦਰੱਖਤ ਹੋ ਗਏ ਵੱਡ ਇੱਕ ਤਾਂ ਵੱਡੀ ਜਾਂਦੇ ਨੇ ਦੂਜਾ ਹੁਣ ਗੱਡੀਆਂ ਵਗੇਰਾ ਦੀ ਹੋ ਗਿਆਂ pollution ਬਹੁਤ ਜਿਆਦਾ ਹੋ ਗਿਆ pollution ਵੱਧ AC ਹੋ ਗਏ ਜੀ ਕੱਲੇ ਕੱਲੇ ਘਰ ਤਾਂ AC ਚੱਲਦਾ ਹੁਣ

ਉਹ ਜਿਹੜੀ ਆਪਣੇ ਉੱਪਰ ozone ਪਰਤ ਉਹ ਕਹਿੰਦੇ ਨੇ ਜਿਹੜੀ ਪਰਤ ਬਣੀ ਹੋਈ ਹੈ ਉਹ ਵੀ ਪੋਣ ਓਡ ਰਹੀ ਹੈ ਤਾਹੀਂ ਤਾਂ ਹੁਣ ਚੋਵੀ ਸਕਿੰਟ ਤੋਂ ਜਿਆਦਾ ਹੋ ਗਏ ਹਮ ਸਹੀ ਗੱਲ ਹੈ ਜੀ

ਅੱਗੇ ਮੋਸਮ ਬੀ ਸਾਫ਼ ਹੁੰਦਾ ਤਾਂ ਹਵਾ ਮਤਲਬ ਅਹ ਅਹ ਇਹਦੇ ਵਿੱਚ ਵਾਤਾਵਰਨ ਦੇ ਵਿੱਚ ਮਿੱਟੀ ਮੁੱਟੀ ਨਹੀਂ ਸੀ ਹੁੰਦੀ ਸਾਫ਼ ਮੋਸਮ ਵੀ ਡਿਗਦੇ ਡਿਗਦੇ ਥੇ ਹਾਂ ਹੋਰ

ਉਹਦੇ ਕਰਕੇ ਹੁਣ ਬੜਾ ਉਹ ਹੋ ਗਿਆ ਹਮ ਫਰਕ ਪੈ ਗਿਆ

ਹੁਣ ਕਿੱਥੇ ਬਰਸਾਤ ਹੁੰਦੀ ਹੈ ਹੁਣ ਤੇ ਹੈ ਈ ਨੀ ਹਾਂ ਪੂਰਾ ਮਹੀਨਾ ਲੱਗਦਾ ਨੀ

ਬੇ ਮੋਸਮੀ ਚੱਲਦੀ ਹੈ ਕਿਉਂ ਜਦ ਉਹ

ਹਾਂ ਦਿਨੇ ਇਹ ਹੁੰਦਾ ਠੰਡ ਚ ਮੀਹ ਪੈਂਦੇ ਐ ਇਸ ਵਾਰ ਜਮਾ ਮੀਹ ਹੀ ਨਹੀਂ ਪਿਆ

ਹੋਰ

ਹੁਣ ਦੇਖ ਹਾਂ ਹੁਣ ਸਬ ਹੁਣ ਸਬ ਨੇ ਕੋਟੀਆਂ ਉਤਾਰ ਤੀਆਂ ਜਾਕਟ ਕੋਈ ਪਾ ਨਹੀਂ ਰਿਹਾ

ਦਿਨੇ ਐਨ ਪੂਰੀ ਗਰਮੀ ਹੋ ਜਾਂਦੀ ਹੈ ਸ਼ਾਮ ਨੂੰ ਮਾੜਾ ਮੋਟਾ ਚਲੋ ਫਰਕ ਪੈਂਦਾ ਨਹੀਂ ਤਾਂ ਪੂਰੀ ਹੈ ਓ ਗਰਮੀ ਓ ਹੈ ਸਮਝ ਲੋ ਹੁਣ ਮੈਨੂੰ ਲੱਗਦਾ ਦੋ ਚਾਰ ਦਿਨ ਨੂੰ ਪੱਖੇ ਚੱਲ ਪੈਣਗੇ ਚਲ ਪੈਣਗੇ ਚਲਦੇ ਨੇ ਵਿੱਚ ਵਿੱਚ

ਹੋਰ

ਇਹ ਦੇਖਲੋ ਵੀ ਹੁਣ ਮਾਰਚ ਦਾ ਮਹੀਨਾ ਆ ਜਾਣਾ ਮਾਰਚ ਦਾ ਮਹੀਨਾ ਐਨ ਪੂਰੀ ਹੁਣ ਗਰਮੀ ਹੋ ਜਾਣੀ ਹੈ

ਹਮ ਜਿਹੜੀ ਠੰਡ ਦਾ time ਹੈ ਉਹ ਘੱਟ ਗਿਆ ਤੇ ਗਰਮੀ

ਗਰਮੀ ਤਾਂ ਫੁਲ ਮੈਂ ਕਿਹਾ ਦਸ ਮਹੀਨੇ ਗਰਮੀ ਲੱਗ ਗਈ ਹੁਣ ਹਾਂਜੀ ਹਾਂ ਬਿਲਕੁੱਲ ਹਾਂ ਦਿਸੰਬਰ ਜਨਵਰੀ ਓ ਐ ਫਰਵਰੀ ਤਾਂ ਹੈ ਓ ਨਹੀਂ ਠੰਡ ਹੁਣ ਤਾਂ ਠੰਡ ਪਈ ਓ ਨੀ ਐ

ਬਸ ਅੱਗੇ ਅਪ੍ਰੈਲ ਦਾ ਮਹੀਨਾ ਆ ਜਾਣਾ ਫੇਰ ਤਾਂ ਜਮੀ ਹੁਣ ਸੇਕ ਪੈਣਾ ਵਾਡੀਆਂ ਸ਼ੁਰੂ ਹੋ ਜਾਣਿਆ

ਪੂਰੀ ਚਲਣੀ ਐ ਭੁਰ ਭੁਰ ਓ ਪੈਣਾ ਫੇਰ ਸਿਧੀ ਗਰਮ ਹਵਾ ਆਉਣੀ ਹੈ

ਹੋਰ ਬਾਕੀ ਦੇਖਲੋ ਫੇਰ ਮਈ ਦਾ ਮਹੀਨਾ ਆ ਗਿਆ ਉਹ ਤਾਂ ਹੈ ਓ ਜੇਠ ਦਾ ਮਹੀਨਾ

ਚੰਗੇ ਭਲੇ ਦੇਖੋ ਕੁੰਢ ਕੜਾ ਦੇਣੇ ਐ

ਹਮ ਹਮ ਗਰਮੀ ਪੈਣੀ ਐ AC ਚਲ ਪੈਣੇ ਐ AC ਤਾਂ ਮੈਨੂੰ ਲੱਗਦਾ ਹੁਣ ਅਪ੍ਰੈਲ ਚ ਚਲ ਪੈਣੇ ਆ ਅਪ੍ਰੈਲ

ਲੋਕਾ ਨੇ ਲਾਉਣੇ ਸ਼ੁਰੂ ਲੋਕਾ ਨੇ ਤਾਂ ਲਾਨੇ ਸ਼ੁਰੂ ਕਰ ਦੇਣੇ ਐ ਗਰਮੈਸ਼ ਹੋਣੀ ਸ਼ੁਰੂ

ਫੇਰ ਜਾਕੇ ਲਾਲੋ ਫੇਰ ਜਾਕੇ ਤੁਸੀਂ ਲਾਲੋ ਸ਼ੋਣ ਦਾ ਮਹੀਨਾ ਆਊਗਾ ਅਗਸਤ ਦਾ ਮਹੀਨਾ ਸੋਂਣ ਦਾ ਵੀ ਸਾਰਾ ਬਸ ਚਿਪਚਪਾ ਜਿਹਾ ਮੋਸਮ

ਬਰਸਾਤ ਹੋਣਗੀਆਂ ਹਮ ਜੇਠ ਹਾੜ੍ਹ ਜਿਹੜਾ ਹੁੰਦਾ ਐ ਨਾ ਜ ਜ ਜੂਨ ਦਾ ਮਹੀਨਾ ਹੋ ਗਿਆ

ਜੁਲਾਈ ਅਗਸਤ ਇਹ ਮਹੀਨੇ ਹੁੰਦੇ ਨੇ ਜਿਹੜੇ ਮਾੜੇ ਮੋਟੇ ਬਰਸਾਤਾ ਦੇ ਦਿਨ ਹੁੰਦੇ ਨੇ

ਹੁਣ ਦੇਖੋ ਅਗਸਤ ਦਾ ਮਹੀਨਾ ਬਾਰਿਸ਼ ਹੁੰਦੀ ਹੈ

ਉਹ ਤਾਂ ਬਾਰਸ਼ ਪਹਿਲਾ ਹੀ ਆ ਜਾਂਦੀ ਹੈ ਕਦੇ ਬਾਅਦ ਚ ਆਉਂਦੀ ਹੈ ਬਾਅਦ ਚ ਤਾਂ ਕਿ ਆਪਣੇ ਪਹਿਲਾ ਹੀ ਪਈ ਜਾਂਦੀ ਹੈ ਬੇ ਮੋਸਮੀ

ਹੁਣ ਦੇਖਿਓ ਫਸਲ ਵੱਡਣ ਦਾ time ਆਉਣਾ ਕਣਕਾਂ ਦਾ time ਸ਼ੁਰੂ ਹੋ ਜਾਣਾ ਉਹਦੋ ਮੀਹ ਲਗ ਜਾਣਾ ਪੈਣ ਅਪ੍ਰੈਲ ਦੇ ਮਹੀਨੇ ਮੀਹ ਹਨੇਰੀ ਤੂਫਾਨ ਜੇ ਆਨੇ ਸ਼ੁਰੂ ਹੋ ਜਾਣੇ ਐ

ਜੀਰੀ ਦਾ time ਆਉਣਾ ਉਹਦੋ ਮੀਹ ਨਹੀਂ ਪੈਣਾ

ਹੁਣ ਜਿਹੜੇ ਉਹ ਅਹ ਉਹ ਤਾਂ ਆਪਨੇ ਮੋਸਮ ਦੀ ਗੱਲ ਹੋ ਗਈ ਉਧਰ ਆਪਣੇ ਏਰੀਏ ਦੀ north ਦੀ ਮਤਲਬ south ਤਾ south ਤਾਂ ਤਕਰੀਬਨ ਇੱਕੋ ਤਰ੍ਹਾਂ ਦਾ ਰਹਿੰਦਾ

ਗਰਮੀ ਵੀ ਰਹਿ ਜਾਂਦੀ ਹੈ ਨਾ ਜਿਵੇਂ ਹਮ

ਬਿਲਕੁੱਲ ਚਲਦੇ ਨੇ